ਮਨ ਨੂੰ ਮਜਬੂਤ ਕਰਨਾ ਹੁੰਦਾ ਹੈ ਅਤੇ ਸਫਲਤਾ ਪ੍ਰਾਪਤ ਕਰਨੀਆਂ ਹੁੰਦੀਆਂ ਹਨ। ਜਦ ਜਦ ਅਸੀਂ ਸਮਸਿਆਵਾਂ ਦਾ ਹੱਲ ਕਰਦੇ ਅਹ ਹੱਲ ਭਾਲਣ ਵਿੱਚ ਸਫਲਤਾ ਅਹ ਸਫਲ ਹੁੰਦੇ ਹਾਂ ਤਾਂ ਸੰਕਟ ਆਪਣੇ ਆਪ ਬਾਹਰ ਹੋ ਜਾਂਦੇ ਹਨ ਤਾਂ ਸਾਨੂੰ ਇਕੱਲੀ ਤਸੱਲੀ ਹੀ ਨਹੀਂ ਮਿਲਦੀ। ਸਗੋਂ ਅਤੇ ਅਸੀਂ ਆਤਮਵਿਸ਼ਵਾਸ ਨਾਲ ਨਿਰਭਰ ਹੋ ਜਾਂਦੇ ਹਾਂ। ਉਲਝਣ ਭਰੀਆਂ ਸਥਿਤੀਆਂ ਨੂੰ ਸੁਲਝਾਉਣ ਲਈ ਤਿਆਰ ਕਰਦੇ ਹਨ। ਸਾਡੇ ਧਾਰਮਿਕ ਗ੍ਰੰਥ ਵੀ ਸਾਨੂੰ ਇਸ ਗੱਲ ਲਈ ਪ੍ਰੇਰਿਤ ਕਰਦੇ ਹਨ ਅਹ ਦੇ ਹਨ ਕਿ ਸਾਨੂੰ ਆਪਣੇ ਅਹ

ਵੀ ਅਹ Bible ਵਿੱਚ ਅਹ ਦਾ ਕਥਨ ਹੈ- ਯਤਨ ਕਰੋ, ਤੁਹਾਨੂੰ ਸਫਲਤਾ ਪ੍ਰਾਪਤ ਹੋ ਜਾਵੇਗੀ। ਸਾਡੀ ਆਹ ਜੇਕਰ ਅਸੀਂ ਮਿਹਨਤ ਕਰਦੇ ਹਾਂ ਤਾਂ ਪੂਰੀ ਕਾਇਨਾਤ ਸਾਡੀ ਹਰਕਤ ਅਹ ਸਾਡੀ ਦੀ ਮਦਦ ਕਰਦੀ ਹੈ। ਸੀ ਤੇ ਨਾਂ ਹੀ ਬੱਚੇ ਰਾਮਫਲ ਨੇ ਖਾਣ ਪੀਣ ਦੀਆਂ ਚੀਜ਼ਾਂ ਨਾਲ ਮੇਜ਼ ਭਰ ਦਿੱਤਾ ਏ ਸੋਨੀਆ ਦੋਵੇਂ ਬੇਟੇ ਟੇ ਓਹਨਾਂ ਦਾ ਮਾਮਾ ਫੁਦਕਦੇ ਆਉਂਦੇ ਨੇ ਦੀਆਂ ਗੱਲਾਂ ਕਰਦੇ ਕਰਦੇ ਖਾਈ ਜਾਂਦੇ ਨੇਂ ਸੋਨੀਆ ਕਦੇ ਕਦੇ ਕੋਈ ਚੀਜ਼ ਧੱਕੇ ਨਾਲ ਮੇਰੇ ਮੂੰਹ ਵਿੱਚ ਤੁੰਨ ਦਿਨਦੀ ਐ ਮੈਨੂੰ ਇਹ ਸਭ ਕੁਝ ਚੰਗਾ ਲੱਗਦਾ ਐ ਪਰ ਬਹੁਤ ਚਿਰ ਨਹੀਂ ਮੈਂ ਛੇਤੀ ਅੱਕ ਜਾਂਦਾ ਹਾਂ ਮੈਨੂੰ ਬਹੁਤ ਚਿਰ ਆਪਣੇ ਆਪ ਨਾਲ ਰਹਿਣਾ ਚੰਗਾ ਲੱਗਦਾ ਐ ਜਾਣ ਇੰਝ ਕਹੀਏ ਬੀ ਸੋਨੀਆ ਤੋਂ ਪਰੇ ਹੋ ਕੇ ਰਹਿਣ ਚਾਹੁੰਦਾ ਹਾਂ ਕੋਈ ਗੱਲ ਐ ਸਾਡੇ ਵਿਚਕਾਰ ਜੋ ਸਾਨੂੰ ਪਾੜਦੀ ਐ ਕੱਲੀ ਰਹਿਣ ਦੀ ਚਾਹ ਵੀ ਇੱਕ ਬਿਮਾਰੀ ਏ ਜਿਹੜੀ ਇਸ ਬੰਗਲੇ ਦੀ ਚਾਰ ਦੀਵਾਰੀ ਦੇ ਅੰਦਰ ਰਹਿਣ ਦੀ ਮੇਰੀ ਮਜਬੂਰੀ ਤੋਂ ਪੈਦਾ ਹੋਈ ਹੀ ਸ਼ਾਇਦ ਇਸੇ ਗੱਲ ਤੋਂ ਸੋਨੀਆ ਨੂੰ ਚਿੜ ਐ ਓਹ ਤਾਂ ਚਾਹੁੰਦੀ ਐ ਕੇ ਜਿੰਨਾਂ ਚਿਰ ਮੈਂ ਘਰ ਰਵਾਂ ਓਹਦੀ ਹਾਰ ਖੇਡ ਉਹਦੇ ਹਰ ਕੰਮ ਵਿੱਚ ਸ਼ਰੀਕ ਹੋਵਾਂ ਕੋਈ ਮਹਿਮਾਨ ਆਵੈ ਤਾਂ ਉਹਦੇ ਨਾਲ ਸੋਨੀਆ ਵਾਂਗ ਹੀ ਰਸਮੀ ਤੇ ਝੂਠੀਆਂ ਜਿਹੀਆਂ ਗੱਲਾਂ ਕਰਦਾ ਰਵਾਂ ਭਾਂਵੇ ਓਹ ਘਰ ਬਾਰੇ ਹੋਣ ਭਾਂਵੇ ਫਿਲਮਾਂ ਬਾਰੇ ਤੇ ਭਾਂਵੇ ਕੁੱਤਿਆਂ ਬਾਰੇ ਜਾ ਅਖਬਾਰਾਂ ਵਿੱਚ ਛਪਦੀਆਂ ਰਾਜਨੀਤੀ ਬਾਰੇ ਇੱਕ ਮੇਰੀ ਵੀ ਕਮਜੋਰੀ ਐ ਸੋਨੀਆ ਕਦੇ ਕਦੇ ਭਾਂਵੇ ਹਾਸੇ ਨਾਲ ਹੀ ਊ ਈ ਅਜਿਹੀ ਗੱਲ ਕਹਿ ਦਿੰਦੀ ਏ ਜੋ ਮੈਨੂੰ ਭੁੱਲਦੀ ਨਹੀੰ ਕੁਝ ਦਿਨ ਹੋਏ ਇਹਨੂੰ ਪਤਾ ਨਹੀਂ ਕਿਵੇ ਬੇਟੇ ਦਾ ਬੋਲਿਆ ਓਹ ਸ਼ਬਦ ਯਾਦ ਆਗਿਆ ਕਹਿੰਦੀ ਓਹ ਕਹਿੰਦੇ ਤੁਹਾਡੇ ਨਹੀਂ ਸਾਡੇ ਦਾਦਾ ਜੀ ਹਾਂ ਓਹਨੇ ਇਹ ਸ਼ਬਦ ਬੜਾ ਚੱਬ ਕੇ ਬੋਲਿਆ ਬੇਬੇ ਦੀ ਸਾਂਗ ਲਾਉਂਦਿਆਂ ਕਹਿੰਦੀ ਏ ਠੀਕ ਈ ਏ ਮੇਰੀ ਬੇਟੀ ਦਾ ਜਦੋਂ ਥੱਕੀ ਟੁੱਟੀ ਦਾ ਜਦੋਂ ਚੁੱਲ੍ਹੇ ਮੁਹਰਿਓ ਉੱਠਣ ਦਾ ਦਿਲ ਨਹੀਂ ਕਰਦਾ ਤਾਂ ਓਹ ਸਾਗ ਜਾਣ ਦਾਲ ਪਾਉਣ ਵਾਸਤੇ ਕੋਲ ਪਿਆ ਜੂਠਾ ਕੌਲ ਜਾਣ ਬਾਟੀ ਸਵਾਹ ਨਾਲਲ ਮਾਂਜ ਕੇ ਓਹਨੂੰ ਹੱਥ ਫੇਰ ਫੇਰ ਚਮਕਾ ਕੇ ਉਹਦੇ ਵਿੱਚ ਸਾਗ ਪ ਦਿੰਦੀ ਐ ਓਹ ਓਸਨੂੰ ਸੌਕਾਂਜ ਕਹਿੰਦੀ ਐ ਇੱਕ ਵਾਰ ਓਹਨੇ ਸਾਡੇ ਵਾਸਤੇ ਵੀ ਓਵੇ ਹੀ ਕੀਤਾ ਸੀ ਤਾਂ ਸੋਨੀਆ ਨੇ ਖਾਦਾ ਨਹੀਂ ਸੋਨੀਆ ਜਦ ਪਿੰਡ ਜਾਂਦੀ ਐ ਤਾਂ ਖੱਟੀ ਲੱਸੀ ਬੜੀ ਸ਼ੌਂਕ ਪੀਂਦੀ ਏ ਪਰ ਜੇ ਇਹ ਬੇਬੇ ਨੂੰ ਇਹ ਹੱਥ ਤੇ ਚੱਲ ਕੇ ਮੱਖਣ ਕੱਢਦੀ ਵੇਖ ਲਵੇ ਤਾਂ ਥੱਲੇ ਦੀ ਸ਼ੋਅ ਤੋਂ ਮੁਫ਼ਤ ਖਾਣਾ ਖਾਣ ਨੂੰ ਚੰਗਾ ਸਮਝਣ ਵਾਲੀ ਇਹ ਵਿਲੈਤਨ ਕਦੇ ਵੀ ਲੱਸੀ ਨਾਂ ਪੀਂਦੀ ਇਸ ਬੰਗਲੇ ਵਿੱਚ ਜਦ ਵੀ ਕੋਈ ਸੋਨੀਆ ਦਾ ਕੋਈ ਭਾਈ ਜਾਣ ਭਤੀਜਾ ਆਉਂਦਾ ਐ ਤਾਂ ਜਿਵੇਂ ਵਿਆਹ ਤੇ ਤਵੀ ਚੜ ਜਾਂਦੀ ਐ ਪਰ ਜਦੋਂ ਕੋਈ ਮੇਰੇ ਪਿੰਡੋਂ ਆਉਂਦਾ ਏ ਤਾਂ ਗਂਭੀਰ ਹੋ ਜਾਂਦੀ ਐ ਇਹ ਗੱਲ ਨਹੀਂ ਕੀ ਸੋਨੀਆ ਮੇਰੇ ਮਾਂ ਬਾਪ ਨੂੰ ਪਸੰਦ ਨਹੀਂ ਕਰਦੀ ਓਹ ਜਿੰਨੇ ਪੈਸੇ ਮੰਗਦੇ ਨੇ ਦੇ ਦਿੰਦੀ ਏ ਐਥੋਂ ਤਕ ਕੀ ਮੈਨੂੰ ਖੁਸ਼ ਕਰਨ ਲਈ ਬੇਬੇ ਦੇ ਪੈਰੀ ਹੱਥ ਵੀਂ ਲਾਉਂਦੀ ਏ। ਸੋਨੀਆ ਚਾਹੁੰਦੀ ਏ ਕੀ ਓਹ ਖੁਸ਼ ਰਹਿਣ ਚੰਗਾ ਪਹਿਨਣ ਪਰ ਬੰਗਲੇ ਚ ਬਹੁਤਾ ਚਿਰ ਨਾਂ ਰਹਿਣ। ਓਹ ਆਪ ਵੀ ਰਹਿਣਾ ਨਹੀਂ ਚਾਹੁੰਦੇ ਇੱਕ ਵਾਰ ਮੈਂ ਬੇਬੇ ਨੂੰ ਧੱਕੇ ਨਾਲ ਕਈ ਦਿਨਾਂ ਵਾਸਤੇ ਰੱਖ ਲਿਆ ਤਾਂ ਓਹ ਪੰਜਵੇ ਦਿਨ ਰੋ ਪਈ ਸੀ ਬੇਬੇ ਨੂੰ ਨਾਂ ਕੱਤਣ ਨੂੰ ਨਾਂ ਤੂਂਬਣ ਨੂੰ ਓਹਨੂੰ ਵਹਿਲਿਆਂ ਬਹਿਣਾ ਪਸੰਦ ਨਹੀਂ ਸੀ ਤੇ ਸੋਨੀਆ ਨੂੰ ਓਹਦਾ ਕੰਮ ਕਰਨਾ ਓਹਨੂੰ ਆਪਣੇ ਪਤੀ ਦੇ ਲੋਕ ਨਿਆਣੇ ਕੁੱਤੇ ਬਿੱਲੇ ਤਕ ਯਾਦ ਆਉਂਦੇ ਸੀ ਪਰ ਐਥੇ ਓਹਦੀ ਗੱਲ ਸੁਣਨ ਤੇ ਸਮਝਣ ਵਾਲਾ ਮੈਥੋਂ ਛੂਟ ਕੋਈ ਵੀ ਨਹੀਂ ਸੀ ਬੱਚੇ ਇਸ ਬੰਗਲੇ ਚ ਵੀ ਨੇ ਕੁੱਤੇ ਵੀ ਨੇ ਪਰ ਬੇਬੇ ਦਾ ਮੋਹ ਕਿਸੇ ਚ ਪੈਂਦਾ ਹੀ ਨਹੀਂ ਓਹ ਸਿਰਫ਼ ਮੈਨੂੰ ਆਪਣਾ ਸਮਝਦੀ ਏ ਓਹ ਰਾਤ ਨੂੰ ਵੀ ਮੇਰੇ ਕੋਲ ਹੀ ਸੌਂਦੀ ਸੀ ਗੱਲਾਂ ਕਰਨ ਦੇ ਮਾਰੀ ਤੇ ਸੋਨੀਆ ਨੂੰ ਇਹ ਗੱਲ ਪਸੰਦ ਨਹੀਂ। ਜਦ ਕੋਈ ਸਾਡੇ ਘਰਾਂ ਦਾ ਸ਼ਰੀਕੇ ਚੋਂ ਇਸ ਬੰਗਲੇ ਚ ਆਉਂਦਾ ਏ ਤਾਂ ਸਭ ਤੋਂ ਵੱਧ ਔਖਿਆਈ ਮੈਨੂੰ ਹੁੰਦੀ ਏ

ਬਹੁਤ ਹੀ ਸਵਾਦਲੇ ਪਲ ਖਰਾਬ ਕਰ ਜਾਂਦੀ ਏ ਤਿੰਨ ਕ ਮਹੀਨੇ ਹੋਏ ਘਰਾਂ ਚੋਂ ਮੇਰਾ ਚਾਚਾ ਆਪਣੇ ਮੁੰਡੇ ਨਾਲ ਆਇਆ ਸੀ ਓਹਨਾਂ ਦੀ ਫੌਜਦਾਰੀ ਹੋ ਗਈ ਸੀ ਮੈਂ ਸ਼ਹਿਰ ਗਿਆ ਹੋਆ ਸਾਂ ਸ਼ਾਮ ਨੂੰ ਮੁੜ ਕੇ ਆਇਆ ਤਾਂ ਓਹ ਦੋਵੇਂ ਅਂਬ ਹੇਠ ਮੰਜੇ ਤੇ ਬੈਠੇ ਸਨ ਕੋਲ ਉਹਦੇ ਸੋਨੀਆ ਦਾ ਟਾਈਗਰ ਵੀ ਬੈਠਾ ਸੀ ਓਹ ਉਠ ਕੇ ਤੁਰਨ ਫਿਰਨ ਜੋਗੇ ਵੀ ਨਹੀਂ ਸਨ ਮੈਨੂੰ ਬਫ਼ਦੀ ਖਿਝ ਆਈ

ਰਾਮ ਫਲ ਨੇ ਮੇਰੀ ਉੱਚੀ ਆਵਾਜ਼ ਸੁਣ ਕੇ ਫੌਰਨ ਟਾਈਗਰ ਨੂੰ ਬਨ੍ਹ ਦਿੱਤਾ ਮੈਂ ਓਹਨਾਂ ਨੂੰ ਆਪਣੇ ਨਾਲ ਲੈ ਕੇ ਡਰਾਇੰਗ ਰੂਮ ਵਿੱਚ ਆਇਆ ਤੇ ਸੋਨੀਆ ਦੇ ਮੱਥੇ ਤੇ ਮੈਂ ਤਿਊੜੀਆਂ ਦੇਖੀਆਂ ਓਹ ਮੇਰਾ ਚੇਹਰਾ ਦੇਖ ਕੇ ਵੀ ਡਰ ਗਈ ਸੀ। ਓਹਨੇ ਤੇਜ਼ੀ ਨਾਲ ਉਠ ਕੇ ਸ਼ਰਬਤ ਦੇ ਤਿਨ ਗਲਾਸ ਰਾਮਫਲ ਦੇ ਹੱਥ ਭੇਜ ਦਿੱਤੇ। ਮੈਨੂੰ ਫੇਰ ਖਿਝ ਆਈ ਸਾਡੇ ਤਿੰਨਾਂ ਵਾਸਤੇ ਤਿੰਨ ਹੀ ਗਲਾਸ ਸਨ। ਦੂਜੇ ਕਮਰੇ ਵਿੱਚ ਦੋਨੇ ਬੇਟੇ ਸਟੇਰਿਓ ਤੇ ਵੱਜਦੀ ਅੰਗਰੇਜੀ ਧੁਨ ਤੇ ਨੱਚ ਰਹੇ ਸਨ ਦਿਲ ਕੀਤਾ ਜਾਂ ਕੇ ਰਿਕਾਰਡ ਭੰਨ ਦਿਆ ਪਰ ਮੈਂ ਆਪਣੇ ਆਪ ਨੂੰ ਸਾਂਭਿਆ ਸੋਨੀਆ ਨੂੰ ਬੁਲਾ ਕੇ ਦੱਸਿਆ ਬੀ ਚਾਚਾ ਜਵਾਰ ਸਿਉ ਏ ਤੇ ਇਹ ਭਾਈ ਭੀਰਾ ਫੇਰ ਸੋਨੀਆ ਨੂੰ ਨਰਮ ਕਰਨ ਲਈ ਹੱਸਦਿਆਂ ਦੱਸਿਆ ਕੀ ਸ਼ਾਹਪੁਰ ਜੱਟਾਂ ਦੇ ਪੁੱਤ ਸ਼ਰਬਤ ਇਹੋ ਜਿਹੇ ਪਤਲੇ ਗਿਲਾਸਾਂ ਵਿੱਚ ਨਹੀਂ ਪੀਂਦੇ ਜੱਟ ਕੀ ਕਰਦੇ ਨੇ ਕੀ ਨਹੀਂ ਕਰਦੇ ਸੋਨੀਆ ਨੂੰ ਦੱਸਣ ਦੀ ਲੋੜ ਨਹੀਂ ਓਹ ਇੱਕ ਦਮ ਖਿਝ ਜਾਂਦੀ ਐ ਜੱਟਾਂ ਦੀ ਕੋਈ ਵੀ ਵਡਇਆਈ ਸੁਣ ਕੇ ਮੈਂ ਆਪਣੇ ਆਪ ਨੂੰ ਵੀ ਰੋਕਦਾ ਵੀ ਹਾਂ ਪਰ ਫੇਰ ਵੀ ਕਿਸੇ ਦੇ ਕੁਝ ਨਾਂ ਕੁਝ ਕਹਿ ਹੋ ਹੀ ਜਾਂਦਾ ਐ ਭਾਂਵੇ ਓਹ ਜੱਟਾਂ ਦੇ ਕਮਲ ਕੁੱਟਣ ਬਾਰੇ ਹੀ ਕਿਂਓ ਨਾਂ ਹੋਵੇ ਮੇਰਾ ਮਕਸਦ ਸੋਨੀਆ ਨੂੰ ਖਿਜਾਉਣ ਨਹੀਂ ਆਉਣ ਵਾਲੇ ਨੂੰ ਖੁਸ਼ ਕਰਨਾ ਹੁੰਦਾ ਐ ਸ਼ਾਹਪੁਰ ਦੇ ਬੰਦਿਆਂ ਨੂੰ ਦੇਖ ਕੇ ਸੋਨੀਆ ਨੂੰ ਕੋਈ ਖਤਰਾ ਦਿਸਣ ਲੱਗ ਪੈਂਦਾ ਏ ਇਸੇ ਡਰੋਂ ਓਹ ਮੇਰੇ ਸਾਹਮਣੇ ਨਾਂ ਆਈ ਮੈਂ ਰਾਮ ਫਲ ਨੂੰ ਆਖ ਕੇ ਫਰੂਟ ਜੂਸ ਦੀਆ ਛੇ ਬੋਤਲਾਂ ਫਰਿੱਜ ਵਿੱਚੋਂ ਕਢਵਾ ਲਈਆਂ ਸੋਨੀਆ ਨੇ ਨਿੱਕੇ ਦੇ ਹੱਥ ਪੁੱਛਵਾਇਆ ਹੁਣ ਚਾਹ ਵੀ ਪੀਓਗੇ? ਮੈਂ ਕਿਹਾ ਹਾਂ ਦੋ ਦੋ ਕੱਪ। ਮੈਨੂੰ ਮਹਿਸੂਸ ਹੋਇਆ ਮੇਰੀ ਇਹ ਆਵਾਜ਼ tension ਵਿੱਚੋਂ ਨਿਕਲੀ ਏ

ਤਾਂ ਅਸੀਂ ਦਾਰੂ ਪੀਂਦੇ ਗੱਲਾਂ ਕਰਦੇ ਰਹਿੰਦੇ ਆ ਕਿਹੜਾ ਬੁੜਾ ਤੁਰ ਗਿਆ ਕਿਹਦੀ ਤਿਆਰੀ ਏ ਕਿਹਦੇ ਘਰ ਨਵਾਂ ਕੀ ਆ ਗਿਆ ਤੇ ਕਿਹਨੇ ਓਦੇਸਣ ਲਿਆ ਕੇ ਆਪਣਾ ਘਰ ਵਸਾਇਆ ਜਾਂ ਕਿਹਦੀ ਫੌਜਦਾਰੀ ਹੋ ਗਈ ਓਹਨਾਂ ਨਾਲ ਗੱਲਾਂ ਕਰਨ ਦਾ ਮੈਨੂੰ ਇੱਕ ਹੋਰ ਵੀ ਸਵਾਦ ਆਉਂਦਾ ਏ ਆਪਣੇ ਇਲਾਕੇ ਦੀ ਬੋਲੀ ਬੋਲਣ ਦਾ ਜਿਨੂੰ ਭੁਲਾਉਣ ਵਾਸਤੇ ਐਥੇ ਹਰ ਬੰਦਾ ਕੋਸ਼ਿਸ਼ ਚ ਐ ਪਰ ਮੈਂ ਆਪਣੇ ਪਿੰਡ ਦੇ ਸਾਫ਼ਿਆਂ ਵਾਂਗ ਭੁੱਲਦਾ ਨਹੀਂ ਹਾਂ ਸੋਨੀਆ ਨੇ ਮੇਰੇ ਨਾਲ ਆਪਣੇ ਇਲਾਕੇ ਦੀ ਬੋਲੀ ਤਾਂ ਕੀ ਬੋਲਣੀ ਏ ਓਹ ਤਾਂਆਪਣੇ ਬੇਟਿਆਂ ਨਾਲ ਵੀ ਅੰਗਰੇਜੀ ਜਾਣ ਹਿੰਦੀ ਚ ਗੱਲ ਕਰਦੀ ਏ ਓਹ ਟਾਈਗਰ ਨਾਲ ਸਿਰਫ਼ ਅੰਗਰੇਜੀ ਬੋਲਦੀ ਏ ਮੇਰੇ ਨਾਲ ਪੰਜਾਬੀ culture ਬਾਰੇ ਬਹਿਸ ਕਰਕੇ ਸਾਰੀ ਪੰਜਾਬੀ ਭੁੱਲ ਜਾਂਦੀ ਏ ਕਿਸੇ ਦੇ ਆਉਣ ਤਾਂ ਓਹਨੂੰ ਪੰਜਾਬੀ ਬੋਲਦਿਆਂ ਸੰਗ ਲੱਗਦੀ ਏ ਹਾਂ ਇੱਕ ਮੇਰੇ ਨਾਲ ਪਿਆਰ ਕਰਦੀ ਪੰਜਾਬੀ ਬੋਲ ਲੈਦੀ ਏ ਜਿਵੇਂ ਮੈ ਸ਼ਰਾਬ ਪੀ ਕੇ ਨਹੀਂ ਸੀ ਬੋਲਡ ਇਸ ਬੰਗਲੇ ਵਿੱਚ ਅਸੀਂ ਦੋ ਹੀ ਪੰਜਾਬੀ ਭਾਸ਼ੀ ਹਾਂ ਇੱਕ ਮੈਂ ਤੇ ਬੁੱਢਾ ਕੁੱਤਾ ਢੇਰੂ ਮੈਂ ਬੋਲਡ ਹਾਂ ਓਹ ਸਮਝਦਾ ਏ ਸ਼ਾਮਨੂੰ ਸੋਨੀਆ ਨੇ ਰਾਮ ਫਲ ਦੇ ਨਾਲ ਲੱਗ ਕੇ ਛੇਤੀ ਛੇਤੀ ਖਾਣਾ ਅਸੀਂ ਬਰਾਂਡੇ ਵਿੱਚ ਬੈਠੇ ਪੀਂਦੇ ਰਹੇ ਜਦ ਉਸਨੇ ਦੱਸਿਆ ਕੀ ਖਾਣਾ ਲੱਗ ਗਿਆ ਹੈ ਤਾਂ ਅਸੀਂ ਉਠ ਖੜੇ ਮੈਂ ਟੇਬਲ ਤੇ ਬਹਿ ਕੇ ਖਾਣਾ ਖਾਣਾ ਠੀਕ ਨਹੀਂ ਸੀ ਸਮਝਦਾ ਫੇਰ ਵੀ ਚਲਿਆ ਗਿਆ ਫੇਰ ਓਹੀ ਗੱਲ ਹੋਈ ਪਹਿਲਾਂ ਸੋਨੀਆ ਤੰਗ ਹੋਈ ਮਹਿਮਾਨ ਤੰਗ ਤੇ ਸਭ ਤੋਂ ਵੱਧ tension ਮੈਨੂੰ ਹੋਈ ਜਿਹੜੀ ਕਈ ਦਿਨ ਮੇਰੇ ਦੁਆਲੇ ਨਹੀਂ ਸਾਰੇ ਬੰਗਲੇ ਚ ਵੀ ਘੁਮਦੀ ਰਹਿ ਗੱਲ ਇਹ ਹੋਈ ਬੀ ਜਦ ਅਸੀਂ ਮੇਜ਼ ਤੇ ਬੈਠੇ ਤਾਂ ਪਤਾ ਲੱਗਾ ਚਾਚਾ ਵਲੈਤੀ ਸ਼ਰਾਬ ਦੇ ਲੋਭ ਵਿੱਚ ਕੁਝ ਜਿਆਦਾ ਹੀ ਪੀ ਗਿਆ ਏ ਪਰ ਮੁੰਡਾ ਠੀਕ ਸੀ ਓਹਨੇ ਬਾਥਰੂਮ ਦੀ ਟੂਟੀ ਤੇ ਹੱਥ ਧੋ ਲਏ ਤੇ ਚਾਦਰੇ ਨਾਲ ਪੂੰਝ ਲਏ ਰਾਮ ਫਲ ਨੇ ਜਿਹੜਾ ਤੋਲਿਆ wash basin ਤੇ ਟੰਗਿਆ ਸੀ ਓਹ ਟੰਗਿਆ ਹੀ ਰਿਹਾ ਸੋਨੀਆ ਬਰਾਂਡੇ ਚ ਖੜੀਂ ਦੇਖਦੀ ਰਹਿ ਰੋਟੀ ਖਾਂਦਿਆ ਚਾਚੇ ਦੇ ਹੱਥ ਟਿਕਾਣੇ ਤੇ ਨਹੀਂ ਸੀ ਲੱਗਦੇ ਪਹਿਲਾਂ ਓਹਨੇ ਚਮਚਾ ਮਾਰ ਕੇ ਚੌਲ ਖਿੰਡਾ ਦਿੱਤੇ ਫੇਰ ਨਲੀ ਚੂਸਦੇ ਦੇ ਹੱਥੋਂ ਹੱਡੀ ਛੁੱਟ ਕੇ ਪਲੇਟ ਚ ਡਿੱਗ ਪਈ ਬੱਸ ਕਲੇਸ਼ ਪੈ ਗਿਆ ਤਲੀ ਦਾ ਕੋਈ ਛਿੱਠਾ ਸੋਨੀਆ ਦੇ ਕਿਸੇ ਬੱਚੇ ਦੀ ਪਲੇਟ ਕੋਲ ਜਾ ਪਿਆ ਹੋਵੇ। ਓਹ ਇੱਕ ਦਮ ਚਮਚੇ ਛੱਡ ਕੇ ਖੜੀ ਹੋ ਗਈ ਤੇ ਦੂਜੇ ਕਮਰੇ ਵਿੱਚ ਚਲੀ ਗਈ। ਚਾਚੇ ਨੇ ਤੇ ਮੁੰਡੇ ਨੇ ਬੇਬਸੀ ਨਾਲ ਮੇਰੇ ਵੱਲ ਦੇਖਿਆ ਮੈਨੂੰ ਵੀ ਤਉ ਆ ਗਿਆ ਮੈਂ ਖਿਝ ਕੇ ਉੱਚੀ ਦੇਣੀ what a nonsense ਕਹਿ ਦਿੱਤਾ ਜਿਹੜੇ ਨਾਲ ਬੱਚੇ ਵੀ ਡਰ ਗਏ ਤੇ ਖਾਣਾ ਛੱਡ ਕੇ ਬਹਿ ਗਏ ਚਾਚਾ ਮੈਨੂੰ ਆਖੇ ਭਤੀਜ ਚੁੱਪ ਕਰ ਹੋਇਆ ਕੀ ਓਹਨੂੰ ਪਤਾ ਹੀ ਨਹੀਂ ਸੀ ਲੱਗਾ ਬੀ ਕੀ ਹੋ ਗਿਆ ਐ ਮੁੰਡੇ ਦੀ ਸ਼ਰਾਬ ਉੱਤਰ ਗਈ ਓਹ ਆਪਣੇ ਬਾਪੂ ਨੂੰ ਘੂਰਨ ਲੱਗਾ ਜੇ ਓਹ ਆਪਣੇ ਘਰ ਹੁੰਦਾ ਤਾਂ ਓਹ ਕੁੱਟ ਵੀ ਸਕਦਾ ਬੰਗਲੇ ਚ ਫੈਲੀ tension ਦੀ ਬੋਝ ਦਾ ਮੈਨੂੰ ਅਹਿਸਾਸ ਹੋਇਆ ਕੁਝ ਸੋਚ ਮੈਂ ਹੱਸ ਪਿਆ ਬੱਚਿਆਂ ਨੂੰ ਕਿਹਾ ਖਾਓ ਬੇਟੇ ਖਾਓ ਚਾਚੇ ਨੂੰ ਕਿਹਾ ਚਾਚਾ ਆਪਾਂ ਇਹ ਸਾਰਾ ਮਹਾਂ ਪ੍ਰਸ਼ਾਦ ਮੁਕਾਉਣਾ ਏ ਓਹ ਮੂਰਖਾਂ ਵਾਂਗ ਹੱਸ ਕੇ ਪਲੇਟ ਚੁੱਕ ਕੇ ਤਰੀ ਪੀਣ ਲੱਗ ਪਿਆ ਜਿਹੜੇ ਨਾਲ ਓਹਦੀ ਦਾਹੜੀ ਲਿੱਬੜ ਗਈ ਜਿਹੜੀ ਓਹਨੇ ਪੱਗ ਦੇ ਲੜ ਨਾਲ ਪੂੰਝ ਲਈ ਅਸੀਂ ਖਾ ਪੀ ਕੇ ਲੇਟ ਗਏ ਮੈਨੂੰ ਸੋਨੀਆ ਦਿਸੀ ਓਹ ਦੋਸ਼ੀ ਤਾਂ ਨਹੀਂ ਸੀ ਓਹ ਬੋਲੇ ਨਾਂ ਬੋਲੇ ਮੈਂ ਉਹਦੇ ਬਾਰੇ ਸੋਚਣਾ ਬੰਦ ਨਹੀਂ ਕਰ ਸਕਦਾ ਭੇਜੀ ਗਈ ਚੀਜ਼ ਸਰੋਤ ਤੱਕ ਮੁੜਦੀ ਹੈ ਤੇ ਉਹ ਸਰੋਤ ਤੁਸੀ ਹੋ ਇਸ ਬਾਰੇ ਇਸ ਤਰਾਂ ਸੋਚੋ ਅਸੀਂ ਜਾਣਦੇ ਹਾਂ ਕਿ ਕਿਸੇ television station ਦਾ transmission tower ਇਕ frequency ਤੇ broadcast ਕਰਦਾ ਹੈ ਜਿਹੜੇ ਤੁਹਾਡੇ television ਦੀਆਂ ਤਸਵੀਰਾਂ ਤੇ ਬਦਲ ਜਾਂਦੀਆਂ ਹਨ ਸੱਚ ਤਾ ਇਹ ਹੈ ਕਿ ਸਾਡੇ ਚੋ ਜ਼ਿਆਦਾ ਤਰ ਲੋਕ ਇਹ ਸਮਝ ਨਹੀਂ ਪਾਉਂਦੇ ਕਿ ਇਹ ਕਿਵੇਂ ਹੁੰਦਾ ਹੈ? ਪਰ ਅਸੀਂ ਇਨ੍ਹਾਂ ਜਰੂਰ ਜਾਣਦੇ ਹੈ ਕਿ ਹਰ ਚੈਨਲ ਦੀ ਇੱਕ frequency ਹੁੰਦੀ ਹੈ ਅਤੇ ਜਦੋ ਅਸੀਂ ਉਸ frequency ਤੇ ਚੈਨਲ ਸੈੱਟ ਕਰਦੇ ਹਾਂ ਤਾ ਅਸੀਂ ਆਪਣੇ television ਤੇ ਤਸਵੀਰਾਂ ਦੇਖਣ ਲੱਗਦੇ ਹਾਂ ਅਸੀਂ ਚੈੱਨਲ ਚੁਣਕੇ frequency ਚੁਣਦੇ ਹਾਂ ਅਤੇ ਇਸ ਤੋਂ ਬਾਦ ਸਾਂਨੂੰ ਚੈਨਲ ਤੇ ਪ੍ਰਸਾਰਿਤ ਹੋਣ ਵਾਲਿਆਂ ਤਸਵੀਰਾਂ ਮਿਲਦੀਆਂ ਹਨ ਜੇਕਰ ਅਸੀਂ ਆਪਣੇ television ਤੇ ਵਖਰੀਆਂ ਤਸਵੀਰਾਂ ਦੇਖਣਾ ਚਾਉਂਦੇ ਹਾਂ ਤਾਂ ਅਸੀਂ ਚੈਨਲ ਬਦਲ ਦਿੰਦੇ ਹਾਂ ਅਤੇ ਉਸਨੂੰ ਨਵੀ frequency ਤੇ ਸੈੱਟ ਕਰ ਦਿੰਦੇ ਹਾਂ ਤੁਸੀ ਮਾਨਵੀ transmission tower ਹੋ ਅਤੇ ਧਰਤੀ ਤੇ ਬਣੇ ਕਿਸੇ ਵੀ television tower ਤੋਂ ਜ਼ਿਆਦਾ ਸ਼ਕਤੀਸ਼ਾਲੀ ਤੁਸੀ ਬ੍ਰਹਮੰਡ ਦੇ ਸਭ ਤੋਂ ਸ਼ਕਤੀਸ਼ਾਲੀ transmission tower ਹੋ ਤੁਹਾਡਾ transmission ਤੁਹਾਡੇ ਜੀਵਨ ਤੇ ਸੰਸਾਰ ਦੀ ਰਚਨਾਂ ਕਰਦਾ ਹੈ ਤੁਹਾਡੇ ਵਲੋਂ ਪ੍ਰਸਾਰਿਤ frequency ਸਹਿਰਾ ਦੇਸ਼ਾਂ ਸੰਸਾਰ ਤੇ ਪਾਰ ਪਹੁੱਚ ਜਾਂਦੀ ਹੈ ਓਹੋ ਸਾਰੇ ਬ੍ਰਹਮੰਡ ਵਿੱਚ ਗੂੰਜਣ ਲੱਗਦੀ ਹੈ ਅਤੇ ਉਸ frequency ਨੂੰ ਤੁਸੀ ਆਪਣੇ ਵਿਚਾਰਾ ਨਾਲ ਹੀ ਪ੍ਰਸਾਰਿਤ ਕਰ ਰਹੇ ਹੋ ਤੁਹਾਡੇ ਵਿਚਾਰਾ ਦੇ ਪ੍ਰਸਾਰੇ ਨਾਲ ਤੁਹਾਨੂੰ ਜਿਹੜੀਆਂ ਤਸਵੀਰਾਂ ਮਿਲਦੀਆਂ ਹਨ ਊਹ living room ਦੇ television ਤੇ ਨਹੀਂ ਓਹੋ ਤਸਵੀਰਾਂ ਤਾ ਤੁਹਾਡੀ ਓਹੋ ਤਸਵੀਰਾਂ ਤਾ ਤੁਹਾਡੇ ਜੀਵਨ ਵਿੱਚ ਦਿੱਖਦੀਆਂ ਹਨ ਤੁਹਾਡੇ ਵਿਚਾਰ frequency ਸੈੱਟ ਕਰਦੇ ਹਨ ਉਸ frequency ਤੇ ਮੋਜੂਦ

ਤੁਹਾਡੇ ਵਿਚਾਰ ਬਦਲ ਕੇ ਚੈਨਲ ਅਤੇ frequency ਬਦਲ ਦਿਓ ਮਾਨਸਿਕ ਸ਼ਕਤੀਆਂ ਦੀ ਧੜਕਣ ਬ੍ਰਹਿਮੰਡ ਚ ਸਭ ਤੋਂ ਵਧੀਆ ਅਤੇ ਸਭ ਤੋਂ ਸ਼ਕਤੀਸ਼ਾਲੀ ਹੁੰਦੀ ਹੈ ਚਾਰਲਸ ਹਨੇਲ ਬੋਬ ਪ੍ਰੋਪਟਰ ਜੇਕਰ ਤੁਸੀਂ ਸਮਰਿਧ ਜੀਵਨ ਜਿਉਂਣ ਦੀ ਕਲਪਨਾ ਕਰੋਗੇ ਤਾ ਤੁਸੀਂ ਇਸਨੂੰ ਆਕਰਸ਼ਿਤ ਕਰ ਲਵੋਗੇ ਇਹ ਸਿਧਾਂਤ ਹਰ ਵਾਰ ਹਰ ਇਨਸਾਨ ਦੇ ਮਾਮਲੇ ਵਿਚ ਕੰਮ ਕਰਦਾ ਹੈ, ਜਦੋ ਤੁਸੀਂ ਆਪਣੇ ਸਮਰਿਧ ਜੀਵਨ ਦੀ ਕਲਪਨਾ ਕਰਦੇ ਹੋ, ਤਾ ਤੁਸੀਂ ਆਕਰਸ਼ਣ ਦੇ ਨਿਯਮ ਦ੍ਵਾਰਾ ਪ੍ਰਭਲ ਤੇ ਸੰਕੇਤਕ ਤੋਰ ਤੇ ਆਪਣੇ ਜੀਵਨ ਦਾ ਨਿਰਮਾਣ ਕਰ ਰਹੇ ਹੁੰਦੇ ਹੋ, ਇਹ ਕੰਮ ਇੰਨਾ ਹੀ ਸੌਖਾ ਹੈ ਲੇਕਿਨ ਫਿਰ ਸਭ ਤੋਂ ਸਪਸ਼ਟ ਸਵਾਲ ਆਉਂਦਾ ਹੈ ਹਰ ਵਿਅਕਤੀ ਆਪਣੇ ਸੁਪਨਿਆਂ ਦੀ ਜਿੰਦਗੀ ਕਿਊ ਨਹੀਂ ਜੀ ਰਿਹਾ

ਕਿ ਓਹਨਾ ਦੇ ਨਾਲ ਵਾਰ ਵਾਰ ਮਾੜੀਆਂ ਚੀਜ਼ਾਂ ਕਿਊ ਹੁੰਦੀਆਂ ਹਨ ਲੋਕਾਂ ਨੂੰ ਓਹਨਾ ਦੀ ਮਨਚਾਹੀ ਚੀਜ਼ਾਂ ਨਾ ਮਿਲਣ ਦਾ ਇੱਕਲਾ ਕਾਰਨ ਇਹ ਹੈ ਕਿ ਉਹ ਇਸ ਬਾਰੇ ਜ਼ਿਆਦਾ ਸੋਚ ਰਹੇ ਹਨ ਕਿ ਉਹ ਹੀ ਨਹੀਂ ਚਾਹੁੰਦੇ ਬਜਾਏ ਇਸਦੇ ਕਿ ਉਹ ਕੀ ਚਾਹੁੰਦੇ ਹਨ ਆਪਣੇ ਵਿਚਾਰਾਂ ਤੇ ਗੋਰ ਕਰੋ ਅਤੇ ਆਪਣੇ ਸ਼ਬਦਾਂ ਨੂੰ ਸੁਣੋ ਨਿਯਮ ਅਸਿਰਤ ਹਨ ਅਤੇ ਇਸ ਚ ਕਿਤੇ ਗਲਤੀ ਨਹੀਂ ਹੁੰਦੀ ਮਨੁੱਖ ਜਾਤੀ ਚ ਸੱਦੀਆਂ ਤੋ ਇੱਕ ਮਹਾਮਾਰੀ ਫੈਲੀ ਹੋਈ ਹੈ ਜਿਹੜੀ ਪਲੇਗ ਤੋ ਜਿਆਦਾ ਬੱਤਰ ਹੈ ਇਹ ਨਹੀਂ ਚਾਹੁੰਦਾ ਦੀ ਮਹਾਮਾਰੀ ਲੋਕ ਇਸ ਮਹਾਮਾਰੀ ਨੂੰ ਸੁਰਜੀਤ ਰੱਖਦੇ ਹਨ ਜਦੋ ਉਹ ਓਹਨਾ ਚੀਜ਼ਾਂ ਤੇ ਪ੍ਰਬਲਤਾ ਨਾਲ ਸੋਚਦੇ ਹਨ, ਬੋਲਦੇ ਹਨ, ਕੰਮ ਕਰਦੇ ਹਨ ਅਤੇ ਧਿਆਨ ਕੇਦਰਿਤ ਕਰਦੇ ਹਨ ਜਿਹਨਾਂ ਨੂੰ ਉਹ ਨਹੀਂ ਚਾਉਂਦੇ ਲੇਕਿਨ ਇਹ ਪੀੜੀ ਇਤਿਹਾਸ ਬਦਲ ਦੇਵੇਗੀ ਕਿਉਕਿ ਸਾਨੂੰ ਗਿਆਨ ਮਿਲ ਰਿਹਾ ਹੈ ਜਿਹੜਾ ਇਸ ਮਹਾਮਾਰੀ ਤੋ ਮੁਕਤੀ ਦਵਾ ਸਕਦਾ ਹੈ ਇਹ ਤੁਹਾਡੇ ਤੋ ਆਰੰਭ ਹੁੰਦਾ ਹੈ ਅਤੇ ਤੁਸੀਂ ਇਸ ਨਵੇਂ ਵਿਚਾਰਕ ਅੰਦੋਲਨ ਦੇ ਅਗੋਂ ਬਣ ਸਕਦੇ ਹੋ ਇਸ ਲਈ ਤਹਾਨੂੰ ਬਸ ਉਹ ਸੋਚਣਾ ਤੇ ਬੋਲਣਾ ਹੈ ਜਿਹੜਾ ਤੁਸੀਂ ਚਾਉਂਦੇ ਹੋ ਬੋਬ ਡੋਆਲ ਆਕਰਸ਼ਣ ਦਾ ਨਿਯਮ ਇਸ ਗੱਲ ਦੀ ਪ੍ਰਵਾਹ ਨਹੀਂ ਕਰਦਾ ਕਿ ਤੁਸੀਂ ਕਿਸੇ ਚੀਜ਼ ਨੂੰ ਚੰਗਾ ਮੰਨਦੇ ਹੋ ਜਾਂ ਮਾੜਾ ਤੁਸੀਂ ਉਸਨੂੰ ਚਉਂਦੇ ਹੋ ਜਾ ਨਹੀਂ ਇਹ ਨਿਯਮ ਤਾਂ ਤੁਹਾਡੇ ਵਿਚਾਰਾਂ ਤੇ ਪ੍ਰਤੀਕਿਰਿਆ ਕਰਦਾ ਹੈ ਇਸਲਈ ਜੇਕਰ ਤੁਸੀਂ ਕਰਜੇ ਦੇ ਪਹਾੜ ਨੂੰ ਦੇਖ ਕੇ ਮਾੜਾ ਮਹਿਸੂਸ ਕਰ ਰਹੇ ਹੋ

ਤੁਸੀਂ ਇਸਨੂੰ ਆਪਣੀ ਹੋਂਦ ਦੇ ਹਰ ਪੱਧਰ ਤੇ ਮਹਿਸੂਸ ਕਰ ਰਹੇ ਹੋ ਨਤੀਜਾ ਤਹਾਨੂੰ ਇਹੀ ਚੀਜ਼ ਹੋਰ ਜਿਆਦਾ ਮਿਲੇਗੀ ਆਕਰਸ਼ਣ ਦਾ ਨਿਯਮ ਕੁਦਰਤੀ ਨਿਯਮ ਹੈ ਇਹ ਨਿਰਪੱਖ ਹੈ ਤੇ ਚੰਗੀਆਂ ਜਾਂ ਮਾੜੀਆਂ ਚੀਜ਼ਾਂ ਵਿੱਚ ਫਰਕ ਨਹੀਂ ਕਰਦਾ ਇਹ ਤੁਹਾਡੇ ਵਿਚਾਰਾਂ ਨੂੰ ਤੁਹਾਡੇ ਜੀਵਨ ਚ ਸਕਾਰ ਕਰ ਦਿੰਦਾ ਹੈ ਤੁਸੀਂ ਜਿਸ ਬਾਰੇ ਵੀ ਸੋਚਦੇ ਹੋ

ਜਦੋ ਤੁਸੀਂ ਉਹਨਾਂ ਚੀਜ਼ਾਂ ਤੇ ਧਿਆਨ ਕੇਂਦਰਿਤ ਕਰਦੇ ਹੋ ਜਿਹਨਾਂ ਨੂੰ ਤੁਸੀਂ ਨਹੀਂ ਚਾਹੁੰਦੇ ਮੈਂ ਦੇਰੀ ਨਾਲ ਨਹੀਂ ਪੁੱਜਣਾ ਚਾਹੁੰਦਾਂ ਮੈਂ ਦੇਰੀ ਨਾਲ ਨਹੀਂ ਪੁੱਜਣਾ ਚਾਹੁੰਦਾ ਤਾਂ ਆਕਰਸ਼ਣ ਦੇ ਨਿਯਮ ਨੂੰ ਇਹ ਸੁਣਾਈ ਨਹੀਂ ਦਿੰਦਾ ਕੀ ਤੁਸੀਂ ਇਸ ਨੂੰ ਨਹੀਂ ਚਾਹੁੰਦੇ ਹੋ ਉਹ ਤਾਂ ਬਸ ਉਹਨਾਂ ਚੀਜ਼ਾਂ ਨੂੰ ਪ੍ਰਗਟ ਕਰ ਦਿੰਦਾ ਹੈ ਜਿਹਨਾਂ ਬਾਰੇ ਤੁਸੀਂ ਸੋਚ ਰਹੇ ਹੋ ਇਸ ਲਈ ਇੰਜ ਵਾਰ ਵਾਰ ਇਹ ਹਰ ਵਾਰ ਹੁੰਦਾ ਹੈ ਆਕਰਸ਼ਣ ਦਾ ਨਿਯਮ ਇੱਛਾ ਜਾਂ ਅਨਇੱਛਾ ਚ ਅੰਤਰ ਨਹੀਂ ਕਰਦਾ ਜਦੋ ਤੁਸੀਂ ਕਿਸੇ ਚੀਜ਼ ਉੱਤੇ ਧਿਆਨ ਕੇਂਦਰਿਤ ਕਰਦੇ ਹੋ ਭਾਵੇ ਉਹ ਜਿਹੜੀ ਵੀ ਚੀਜ਼ ਹੋਵੇ ਤਾਂ ਦਰਅਸਲ ਉਸਨੂੰ ਆਪਣੇ ਜੀਵਨ ਵਿੱਚ ਸਕਾਰ ਕਰ ਰਹੇ ਹੋ ਜਦੋ ਤੁਸੀਂ ਆਪਣੀ ਕਿਸੇ ਮਨਚਾਹੀ ਚੀਜ਼ ਉੱਤੇ ਆਪਣੇ ਵਿਚਾਰ ਕੇਂਦਰਿਤ ਕਰਦੇ ਹੋ ਅਤੇ ਏਕਾਗ੍ਰਤਾ ਬਨਾਏ ਰਖਦੇ ਹੋ ਤਾਂ ਤੁਸੀਂ ਉਸ ਪਲ ਸ੍ਰਿਸ਼ਠੀ ਦੀ ਸਭ ਤੋ ਪ੍ਰਬਲ ਸ਼ਕਤੀ ਤੋ ਆਪਣੀ ਮਨਚਾਹੀ ਚੀਜ਼ ਨੂੰ ਬੁਲਾਵਾ ਦੇ ਰਹੇ ਹੋ ਆਕਰਸ਼ਣ ਦਾ ਨਿਯਮ ਨਹੀਂ ਜਾਂ ਨਹੀਂ ਚਾਹੁੰਦਾ ਜਾਂ ਕਿਸੇ ਵੀ ਤਰਾਂ ਦੇ ਨਾਗਰਾਤ੍ਮਕ ਸ਼ਬਦਾਂ ਨੂੰ ਮਾਪ ਜਾ ਜੋਕ ਨਹੀਂ ਸਕਦਾ ਜਦੋ ਤੁਸੀਂ ਨਾਗਰਾਤ੍ਮਕ ਸ਼ਬਦ ਬੋਲਦੇ ਹੋ ਤਾਂ ਆਕਰਸ਼ਣ ਦਾ ਨਿਯਮ ਇਹ ਸੁਣਦਾ ਹੈ ਮੈਂ ਇਹਨਾਂ ਕੱਪੜਿਆਂ ਤੇ ਕੋਈ ਚੀਜ਼ ਨਹੀਂ ਵਾਹੁਣਾ ਚਾਹੁੰਦਾ ਆਕਰਸ਼ਣ ਦਾ ਨਿਯਮ ਸੁਣਦਾ ਹੈ ਮੈਂ ਇਹਨਾਂ ਕੱਪੜਿਆਂ ਤੇ ਕੋਈ ਚੀਜ਼ ਵਾਹੁਣਾ ਚਾਹੁੰਦਾ ਹਾਂ ਤੇ ਇਸ ਤੋ ਇਲਾਵਾ ਵੀ ਬਹੁਤੀਆਂ ਚੀਜ਼ਾਂ ਵਾਹੁਣਾ ਚਾਹੁੰਦਾ ਹਾਂ

ਮੈਂ ਨਹੀਂ ਚਾਹੁੰਦਾ ਕਿ ਉਹ ਵਿਅਕਤੀ ਮੇਰੇ ਨਾਲ ਬਤਮੀਜ਼ੀ ਨਾਲ ਪੇਸ਼ ਆਵੇ ਆਕਰਸ਼ਣ ਦਾ ਨਿਯਮ ਮੈਂ ਚਾਹੁੰਦਾ ਹਾਂ ਉਹ ਵਿਅਕਤੀ ਤੇ ਹੋਰ ਵਿਅਕਤੀ ਮੇਰੇ ਨਾਲ ਬਤਮੀਜ਼ੀ ਨਾਲ ਪੇਸ਼ ਆਉਣ resturent ਵਾਲੇ ਸਾਡੀ table ਕਿਸੇ ਹੋਰ ਨੂੰ ਦੇ ਦੇਣ ਮੈਂ ਚਾਹੁੰਦਾ ਹਾਂ ਕਿ restaurant ਵਾਲੇ ਸਾਡੀ table ਕਿਸੇ ਹੋਰ ਨੂੰ ਦੇ ਦੇਣ ਮੈਂ ਨਹੀਂ ਚਾਹੁੰਦਾ ਕਿ ਇਹ ਜੁੱਤੀ ਕੱਟੇ ਮੈਂ ਚਾਹੁੰਦਾ ਹੈ ਕਿ ਇਹ ਜੁੱਤੀ ਕੱਟੇ ਮੈਂ ਇਸ ਕੰਮ ਨੂੰ ਨਹੀਂ ਸੰਭਾਲ ਸਕਦਾ ਮੈਂ ਇਸ ਤੋ ਇਲਾਵਾ ਵੀ ਇਹੋ ਜੇ ਬਹੁਤੇ ਕੰਮ ਚਾਹੁੰਦਾ ਹਾਂ ਜਿਹਨਾਂ ਨੂੰ ਮੈਂ ਨਹੀਂ ਸੰਭਾਲ ਸਕਦਾ ਮੈਂ flew ਦਾ ਸ਼ਿਕਾਰ ਨਹੀਂ ਹੋਣਾ ਚਾਹੁੰਦਾ ਮੈਂ flew ਤੇ ਹੋਰ ਬਿਮਾਰੀਆਂ ਦਾ ਸ਼ਿਕਾਰ ਹੋਣਾ ਚਾਹੁੰਦਾ ਹਾਂ ਮੈਂ ਬਹਿਸ ਨਹੀਂ ਕਰਨਾ ਚਾਹੁੰਦਾ ਮੈਂ ਹੋਰ ਜ਼ਿਆਦਾ ਬਹਿਸ ਕਰਨਾ ਚਾਹੁੰਦਾ ਹਾਂ ਮੇਰੇ ਨਾਲ ਇਸ ਤਰ੍ਹਾਂ ਨਾ ਬੋਲੋ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਨਾਲ ਇੰਜ਼ ਬੋਲੋ ਅਤੇ ਹੋਰ ਲੋਕੀ ਵੀ ਮੇਰੇ ਨਾਲ ਇਸੇ ਤਰ੍ਹਾਂ ਬੋਲਨ ਆਕਰਸ਼ਣ ਦਾ ਨਿਯਮ ਤਹਾਨੂੰ ਉਹੀ ਦੇ ਰਿਹਾ ਹੈ, ਜਿਸ ਬਾਰੇ ਤੁਸੀਂ ਸੋਚ ਰਹੇ ਹੋ ਵਿਅਕਤ ਖ਼ਤਮ, ਬੋਬ ਪਰੋਪਟਰ ਆਕਰਸ਼ਣ ਦਾ ਨਿਯਮ ਹਮੇਸ਼ਾ ਕੰਮ ਕਰਦਾ ਹੈ ਭਾਵੇਂ ਤੁਸੀਂ ਇਸ ਉੱਤੇ ਯਕੀਨ ਕਰਦੇ ਹੋ ਜਾਂ ਨਹੀਂ ਭਾਵੇਂ ਤੁਸੀਂ ਇਸਨੂੰ ਸਮਝਦੇ ਹੋ ਜਾਂ ਨਹੀਂ ਆਕਰਸ਼ਣ ਦਾ ਨਿਯਮ ਉਤਪਤੀ ਦਾ ਨਿਯਮ ਹੈ quantum ਭੌਤਿਕ ਸ਼ਾਸਤਰੀ ਸਾਨੂੰ ਦੱਸਦੇ ਹਨ ਕਿ ਸਮੁਚਾ ਬ੍ਰਹਿਮੰਡ ਵਿਚਾਰ ਨਾਲ ਉਤਪਨ ਹੋਇਆ ਹੈ ਤੁਸੀਂ ਆਪਣੇ ਵਿਚਾਰਾਂ ਤੇ ਆਕਰਸ਼ਣ ਦੇ ਨਿਯਮ ਦਵਾਰਾ ਆਪਣੇ ਜੀਵਨ ਦਾ ਸਿਰਜਨ ਸਕਦੇ ਹੋ ਤੇ ਹਰ ਵਿਅਕਤੀ ਇਹੀ ਕਰ ਰਿਹਾ ਹੈ ਤੁਸੀਂ ਇਸ ਗੱਲ ਨੂੰ ਜਾਣੋ ਜਾਂ ਨਾ ਜਾਣੋ, ਇਹ ਹਮੇਸ਼ਾ ਸਕ੍ਰਿਏ ਹੈ, ਇਹ ਸਾਰੇ ਇਤਿਹਾਸ ਚ ਤੁਹਾਡੇ ਅਤੇ ਹਰ ਵਿਅਕਤੀ ਦੇ ਜੀਵਨ ਚ ਸਕ੍ਰਿਏ ਰਿਹਾ ਹੈ ਜਦੋਂ ਤੁਸੀਂ ਇਸ ਮਹਾਨ ਨਿਯਮ ਨੂੰ ਜਾਣ ਲੈਂਦੇ ਹੋ, ਉਦੋਂ ਜਾਕੇ ਤੁਹਾਨੂ ਪਤਾ ਲੱਗਦਾ ਹੈ ਕੀ ਤੁਸੀਂ ਹੈਰਾਨੀ ਕੁ ਤੋਰ ਤੇ ਸ਼ਕਤੀਸ਼ਾਲੀ ਹੋ ਤੁਸੀਂ ਸਿਰਫ਼ ਸੋਚ ਕੇ ਆਪਣੇ ਜੀਵਨ ਚ ਕਿੰਨੀਆ ਸਾਰੀਆ ਨਿਆਮਤਾਂ ਲਿਆ ਸਕਦੇ ਹੋ ਵਿਰਸਾ ਨਿਕੋਲਸ, ਇਹ ਉਨਾ ਹੀਂ ਕੰਮ ਕਰਦਾ ਹੈ ਜਿੰਨਾ ਤੁਸੀਂ ਸੋਚਦੇ ਹੋ ਜਦੋਂ ਵੀ ਤੁਹਾਡੇ ਵਿਚਾਰ ਪ੍ਰਵਾਹਿਤ ਹੁੰਦੇ ਹਨ, ਆਕਰਸ਼ਣ ਦਾ ਨਿਯਮ ਕੰਮ ਕਰਨ ਲੱਗਦਾ ਹੈ, ਜਦੋਂ ਤੁਸੀਂ ਅਤੀਤ ਬਾਰੇ ਸੋਚਦੇ ਹੋ ਤਾਂ ਆਕਰਸ਼ਣ ਦਾ ਨਿਯਮ ਕੰਮ ਕਰਨ ਲੱਗਦਾ ਹੈ ਜਦੋਂ ਤੁਸੀਂ ਵਰਤਮਾਨ ਜਾ ਭਵਿੱਖ ਬਾਰੇ ਸੋਚਦੇ ਹੋ ਤਾਂ ਆਕਰਸ਼ਣ ਦਾ ਨਿਯਮ ਕੰਮ ਕਰਨ ਲੱਗਦਾ ਹੈ, ਇਹ ਇੱਕ ਨਾ ਖਤਮ ਹੋਣ ਵਾਲੀ ਪਰਿਕ੍ਰਿਆ ਹੈ, ਕੋਈ pause ਬਟਨ ਨਹੀਂ ਕੋਈ stop ਬਟਨ ਨਹੀਂ, ਤੁਹਾਡੇ ਵਿਚਾਰਾ ਵਾਂਗ ਇਹ ਵੀ ਹਮੇਸ਼ਾ ਸਕ੍ਰਿਏ ਰਹਿੰਦਾ ਹੈ ਚਾਹੇ ਤੁਹਾਨੂ ਇਸਦਾ ਅਹਿਸਾਸ ਹੋਵੇ ਜਾ ਨਾ ਹੋਵੇ, ਅਸੀਂ ਜਿਆਦਾਤਰ ਸਮਾਂ ਸੋਚਦੇ ਰਹਿੰਦੇ ਹਾਂ, ਜਦੋਂ ਤੁਸੀਂ ਕਿਸੀ ਨੂ ਬੋਲਦੇ ਜਾਂ ਸੁਣਦੇ ਹੋ ਤਾਂ ਵੀ ਤੁਸੀਂ ਸੋਚ ਰਹੇ ਹੁੰਦੇ ਹੋ, ਜਦੋਂ ਤੁਸੀਂ ਅਖਬਾਰ ਪੜਦੇ ਜਾਂ television ਦੇਖਦੇ, ਤਾਂ ਵੀ ਤੁਸੀਂ ਸੋਚ ਰਹੇ ਹੁੰਦੇ ਹੋ, ਜਦੋਂ ਤੁਸੀਂ ਅਤੀਤ ਦੀਆ ਘਟਨਾਵਾਂ ਨੂੰ ਯਾਦ ਕਰਦੇ, ਤਾਂ ਵੀ ਤੁਸੀਂ ਸੋਚ ਰਹੇ ਹੁੰਦੇ ਹੋ ਜਦੋਂ ਤੁਸੀਂ ਭਵਿੱਖ ਬਾਰੇ ਵਿਚਾਰ ਕਰਦੇ ਹੋ, ਤਾਂ ਤੁਸੀਂ ਸੋਚ ਰਹੇ ਹੁੰਦੇ ਹੋ, ਜਦੋਂ ਤੁਸੀਂ ਕਾਰ ਚਲਾਉਂਦੇ ਹੋ ਤਾਂ ਸੋਚ ਰਹੇ ਹੁੰਦੇ ਹੋ, ਸਾਡੇ ਛੋਂ ਜਿਆਦਾਤਰ ਲੋਕਾਂ ਦਾ, ਸੋਚਣਾ ਉਦੋਂ ਬੰਦ ਹੁੰਦਾ ਹੈ ਜਦੋਂ ਅਸੀਂ ਸੋਂ ਜਾਂਦੇ ਹਾਂ ਬਾਹਰ ਹਾਲ ਨੀਂਦਰ ਚ ਵੀ ਆਕਰਸ਼ਣ ਦੀਆ ਸ਼ਕਤੀਆ ਸੋਣ ਤੋਂ ਪਹਿਲਾਂ ਸਾਡੇ ਆਖਰੀ ਵਿਚਾਰਾ ਤੇ ਕੰਮ ਕਰਦੀਆ ਹਨ, ਇਸ ਲਈ ਸੋਣ ਤੋਂ ਪਹਿਲਾਂ ਚੰਗੇ ਵਿਚਾਰ ਸੋਚੋ, ਮਾਈਕਲ ਬਰਨਾਲਡ ਬੇਕਵਿਤ ਸਿਰਜਣਾ ਹਮੇਸ਼ਾ ਹੋ ਰਹੀਂ ਹੈ ਜਦੋਂ ਵੀ ਕਿਸੇ ਵਿਅਕਤੀ ਦੇ ਮਨ ਵਿੱਚ ਵਿਚਾਰ ਆਉਂਦਾ ਹੈ, ਉਸਦੇ ਕੋਲ, ਸੋਚਣ ਦਾ ਸਦੀਵੀ ਨਜ਼ਰੀਆ ਹੁੰਦਾ ਹੈ ਤਾਂ ਉਹ ਸਿਰਜਣਾ ਕਰ ਰਿਹਾ ਹੈ, ਉਹਨਾਂ ਵਿਚਾਰਾ ਨਾਲ਼ ਕੋਈ

ਕਿਓਕਿ ਤੁਸੀਂ ਹਮੇਸ਼ਾ ਸੋਚ ਰਹੇ ਹੋ, ਇਸ ਲਈ ਤੁਸੀਂ ਸਦਾ ਨਿਰਮਾਣ ਕਰ ਰਹੇ ਹੋ, ਜਿਸ ਦੇ ਬਾਰੇ ਸਭ ਤੋਂ ਜਿਆਦਾ ਸੋਚਦੇ ਹੋ, ਜਿਸ ਤੇ ਸਭ ਤੋਂ ਜਿਆਦਾ ਧਿਆਨ ਕੇਂਦਰਿਤ ਕਰਦੇ ਹੋ, ਉਹੀਂ ਤੁਹਾਡੇ ਜੀਵਨ ਵਿੱਚ ਪ੍ਰਗਟ ਹੋਵੇਗਾ ਤੁਸੀਂ ਆਪਣੇ ਜੀਵਨ ਦੀ ਰਚਨਾ ਕਰਦੇ ਹੋ, ਤੁਸੀਂ ਜੋ ਬੀਜਿਆ ਹੈ ਉਹੀਂ ਕੱਟੋਗੇ, ਤੁਹਾਡੇ ਵਿਚਾਰ ਬੀਜ ਹਨ ਅਤੇ ਤੁਸੀਂ ਜਿਹੜੀ ਫਸਲ ਕੱਟੋਗੇ, ਉਹ ਤੁਹਾਡੇ ਬੀਜੈ ਬੀਜੀਆ ਤੇ ਨਿਰਭਰ ਕਰੇਗੀ ਜੇਕਰ ਤੁਸੀਂ ਸ਼ਿਕਾਅਤ ਕਰ ਰਹੇ ਹੋ, ਤਾਂ ਆਕਰਸ਼ਣ ਦਾ ਨਿਯਮ ਪ੍ਰਬੱਲਤਾ ਨਾਲ਼ ਕੰਮ ਕਰਕੇ, ਤੁਹਾਡੇ ਜੀਵਨ ਚ ਇਹੋ ਜਹੀਆ ਹੋਰ ਜਿਆਦਾ, ਸਥਿਤੀਆ ਲੈ ਆਵੇਗਾ ਜਿਹਨਾਂ ਨਾਲ਼ ਤੁਹਾਨੂ ਸ਼ਿਕਯਾਤ ਹੋਵੇਗੀ ਜੇਕਰ ਤੁਸੀਂ ਕਿਸੇ ਦੀ ਵੇਦਨਾ ਇਕਾਗਰਤਾ ਨਾਲ਼ ਸੁਣ ਰਹੇ ਹੋ, ਉਸ ਨਾਲ਼ ਹਮਦਰਦੀ ਰੱਖ ਰਹੇ ਹੋ, ਉਸ ਨਾਲ਼ ਸਹਿਮਤ ਹੋ ਰਹੇ ਹੋ, ਤਾਂ ਓਸੇ ਪਲ ਤੁਸੀਂ ਆਪਣੇ ਵੱਲ ਇਹੋ ਜਹੀਆ ਸਥਿਤੀਆ ਨੂੰ ਆਕਰਸ਼ਿਤ ਕਰ ਰਹੇ ਹੋ ਜਿਹਨਾਂ ਬਾਰੇ ਤੁਸੀਂ ਵੀ ਚਿੰਤਾ ਵਿਅਕਤ ਕਰੋਗੇ ਤੁਹਾਡੇ ਵਿਚਾਰ, ਜਿਸ ਚੀਜ਼ ਤੇ ਕੇਂਦਰਿਤ ਹੁੰਦੇ ਹਨ ਇਹ ਨਿਯਮ ਤੁਹਾਡੇ ਵੱਲ ਠੀਕ ਉਹ, ਚੀਜ਼ ਪ੍ਰਸਾਰਿਤ ਤੇ ਪ੍ਰਗਟ ਕਰਦਾ ਹੈ ਇਸ ਸ਼ਸਤਰ ਗਿਆਨ ਨਾਲ਼ ਤੁਸੀਂ ਆਪਣੇ ਸੋਚਣ ਦਾ ਤਰੀਕਾ ਬਦਲ ਸਕਦੇ ਹੋ, ਇਸ ਤਰਾ ਆਪਣੇ ਜੀਵਨ ਦੀ ਹਰ ਸਥਿਤੀ ਅਤੇ ਹਰ ਘਟਨਾ ਨੂੰ ਪੂਰੀ ਟਰਾ ਬਦਲ ਸਕਦੇ ਹੋ, ਬਿਲ ਹੈਰਿਸ ਸਿੱਖਅਕ ਤੇ research institute ਦੇ ਮੋਡੀ ਬੇਰਾ ਰੋਬਰਟ ਨਾ ਦਾ ਇੱਕ ਵਿਦਿਆਰਥੀ ਸੀ ਜਿਹੜਾ ਮੇਰੀ ਇੱਕ online course ਕਰ ਰਿਹਾ ਸੀ ਅਤੇ email ਨਾਲ਼ ਮੇਰੇ ਨਾਲ਼ ਸਪਰਕ ਕਰ ਸਕਦਾ ਸੀ ਰੋਬਰਟ ਸੀਬਲਿੰਗ ਈ ਸੀ ਉਸਨੇ email ਲਾ ਕੇ ਮੈਂਨੂੰ ਆਪਣੇ ਜੀਵਨ ਦੀ ਭਿਅੰਕਰ ਸੱਚਾਈ ਦੱਸੀ company ਚ ਉਸ ਨਾਲ਼ ਕੰਮ ਕਰਨ ਵਾਲੇ ਲੋਕ ਉਸਨੂ ਸਮੂਹਿਕ ਤੋਰ ਤੇ ਸਤਾਉਂਦੇ ਸਨ ਉਹ ਬੜੇ ਤਣਾਅ ਵਿੱਚ ਰਹਿੰਦਾ ਸੀ ਕਿਉਕਿ ਉਹ ਉਸਦੇ ਨਾਲ਼ ਬਹੁਤ ਭਾਰਾ ਸਲੂਕ ਕਰਦੇ ਸਨ, ਜਦੋਂ ਉਹ ਸੜਕ ਤੇ ਚੱਲਦਾ ਸੀ ਤਾਂ ਉਸਨੂ homophobic ਲੋਕ ਘੇਰ ਲੈਂਦੇ ਸਨ ਜਿਹੜੇ ਕਿਸੇ ਤਰਾ ਉਸਦਾ ਅਪਮਾਨ ਕਰਨਾ ਚਾਉਂਦੇ ਸਨ, ਉਹ standup comedian ਬਣਨਾ ਚਾਹੁੰਦਾ ਸੀ ਅਤੇ ਜਦੋਂ ਉਹ standup comedy ਕਰਦਾ ਤਾਂ ਸੀਬਲਿੰਗੀ ਹੋਣ ਕਾਰਣ ਉਸਨੂ ਹਰ ਕੋਈ ਸਤਾਉਣ ਲਗ਼ਦਾ ਉਸਦਾ ਜੀਵਨ ਬਹੁਤੇ ਦੁੱਖਾਂ ਤੇ ਤਕਲੀਫਾਂ ਨਾਲ਼ ਭਰਿਆ ਪਿਆ ਸੀ ਉਸਤੇ ਹੋਣ ਵਾਲੇ ਸਾਰੇ ਹਮਲੇ ਉਸਦੇ ਸੀਬਲਿੰਗੀ ਹੋਣ ਤੇ ਹੀ ਕੇਂਦਰਿਤ ਹਨ, ਮੈਂ ਉਸਨੂ ਦੱਸਿਆ ਕੀ ਉਹ ਉਹਨਾਂ ਚੀਜ਼ਾ ਤੇ ਧਿਆਨ ਕੇਂਦਰਿਤ ਕਰ ਰਿਹਾ ਹੈ ਜਿਹਨਾਂ ਨੂੰ ਉਹ ਨਹੀਂ ਚਾਹੁੰਦਾ, ਮੈਂ ਉਸਨੂ ਉਸਦਾ email forward ਕਰਕੇ ਕਿਹਾਂ ਇਸਨੂੰ ਦਵਾਰਾਂ ਪੜੋ, ਸੋਂ ਉਹ ਮੈਂਨੂੰ ਸਾਰੀ ਚੀਜ਼ਾ ਦੱਸ ਰਿਹਾ ਹੈ ਜਿਹੜੀ ਤੁਸੀਂ ਨਹੀਂ ਚਾਹੁੰਦੇ ਮੈਂ ਜਾਣਦਾ ਹਾਂ ਕੀ ਇਸ ਬਾਰੇ ਤੁਹਾਡੀ ਭਾਵਨਾ ਬੜੀ ਪ੍ਰਬੱਲ ਹਨ, ਅਤੇ ਜਦੋਂ ਕੋਈ ਵਿਅਕਤੀ ਕਿਸੀ ਚੀਜ਼ ਤੇ ਬਹੁਤ ਜੋਸ਼ ਨਾਲ਼ ਧਿਆਨ ਕੇਂਦਰਿਤ ਕਰਦਾ ਹੈ ਤਾਂ ਉਹ ਚੀਜ਼ ਜਿਆਦਾ ਛੇਤੀ ਹੁੰਦੀ ਹੈ

ਹਲੇ ਛੇ ਤੋਂ ਅੱਠ ਹਫ਼ਤਿਆ ਚ ਜੋ ਕੁਸ਼ ਹੋਇਆ ਉਹ ਚਮਤਕਾਰ ਤੋਂ ਘੱਟ ਨਹੀਂ ਸੀ office ਦੇ ਜਿਹੜੇ ਸਹਿਕਰਮੀ ਉਸਨੂੰ ਪਰੇਸ਼ਾਨ ਕਰਦੇ ਸਨ, ਉਹਨਾਂ ਦਾ ਜਾਂ ਤਾਂ ਕਿਸੇ ਹੋਰ ਦੂਜੇ ਵਿਭਾਗ ਚ ਤਬਾਦਲਾ ਹੋ ਗਿਆ

ਜਦ ਉਹ standup comedy ਕਰਦਾ ਤਾਂ ਲੋਕੀਂ ਤਾੜੀਆ ਵਜਾਉਂਦੇ, ਅਤੇ ਕੋਈ ਉਸਨੂੰ ਤੰਗ ਨਹੀਂ ਕਰਦਾ ਸੀ, ਉਸਦੀ ਜ਼ਿੰਦਗੀ ਇਸ ਲਈ ਬਦਲ ਗਈ ਕਿਓਕਿ ਉਸਨੇ ਆਪਨੀ ਮਨ ਭਾਉਂਦੀ ਚੀਜ਼ਾ ਤੇ ਧਿਆਨ ਕੇਂਦਰਿਤ ਕੀਤਾ ਅਤੇ ਉਹਨਾਂ ਚੀਜ਼ਾ ਤੇ ਧਿਆਨ ਕੇਂਦਰਿਤ ਕਰਨਾ ਛੱਡ ਦਿੱਤਾ, ਜਿਹਨਾਂ ਨੂੰ ਉਹ ਨਹੀਂ ਸੀ ਚਾਹੁੰਦਾ, ਜਿਹਨਾਂ ਕੋਲੋਂ ਉਹ ਡਰਦਾ ਸੀ ਜਾਂ ਜਿਨਾਂ ਕੋਲੋਂ ਉਹ ਬਚਣਾ ਚਾਹੁੰਦਾ ਸੀ, ਰੋਬਰਟ ਦੀ ਜ਼ਿੰਦਗੀ ਇਸ ਲਈ ਬਦਲ ਗਈ ਕਿਓਕਿ ਉਸਨੇ ਆਪਣੇ ਵਿਚਾਰਾ ਨੂੰ ਬਦਲ ਲਿਆ ਉਸਨੇ ਬ੍ਰਹਮੰਡ ਚ ਇੱਕ ਵੱਖਰੀ ਹੀਂ frequency ਭੇਜੀ, ਬ੍ਰਹਮੰਡ ਨੂੰ ਨਵੀਂ frequency ਅਨੁਸਾਰ ਤਸਵੀਰਾਂ ਦੇਣੀਆ ਹੀਂ ਸਨ ਚਾਹੇ ਸਥਿਤੀ ਕਿਨੀ ਵੀ ਅਸਭਵ ਦਿੱਖੇ, ਰੋਬਰਟ ਦੇ ਨਵੇ ਵਿਚਾਰਾ ਕਾਰਣ ਉਸਦੀ frequency ਬਦਲ ਗਈ ਅਤੇ ਉਸਦੀ ਜ਼ਿੰਦਗੀ ਦੀਆ ਤਸਵੀਰਾਂ ਵੀ, ਤੁਹਾਡੀ ਜ਼ਿੰਦਗੀ ਤੁਹਾਡੇ ਹੱਥ ਵਿੱਚ ਹੈ, ਤੁਸੀਂ ਇਸ ਵਕਤ ਚਾਹੇ ਜਿੱਥੇ ਹੋਵੋ, ਜੀਵਨ ਚ ਬਾਹਵੇ ਜੋ ਕੁਜ ਹੋਇਆ ਹੋਏ, ਤੁਸੀਂ ਇਸੇ ਵਕਤ ਆਪਣੇ ਵਿਚਾਰ ਬਦਲ ਕੇ ਆਪਨੀ ਜ਼ਿੰਦਗੀ ਬਦਲ ਸਕਦੇ ਹੋ, ਨਿਰਾਸ਼ਾਜਨਕ ਸਥਿਤੀ ਵਰਗੀ ਕੋਈ ਚੀਜ਼ ਨਹੀਂ ਹੁੰਦੀ, ਤੁਹਾਡੀ ਜ਼ਿੰਦਗੀ ਦੀ ਹਰ ਸਥਿਤੀ ਬਦਲ ਸਕਦੀ ਹੈ, ਤੁਹਾਡੇ ਮਸਕਤਿਕ ਦੀ ਸ਼ਕਤੀ ਮਾਈਕਲ ਬਰਨਲਡ ਬੈਡਵਿੱਤ

ਤੁਸੀਂ ਅੱਜ ਤੋਂ ਪਹਿਲਾਂ ਆਪਣੇ ਵਿਚਾਰਾ ਬਾਰੇ ਜਾਗਰੂਕ ਹੋਵੋ ਯਾ ਨਾ, ਲੇਕਿਨ ਹੁਣ ਤਾਂ ਤੁਸੀਂ ਜਾਗਰੂਕ ਹੋ ਚੁੱਕੇ ਹੋ, ਜਦੋਂ ਤੁਸੀਂ ਰਹੱਸ ਬਾਰੇ ਜਾਣ ਚੁੱਕੇ ਹੋ, ਅਤੇ ਡੂੰਗੀ ਨੀਂਦਰ ਤੋਂ ਜਾਗ ਰਹੇ ਹੋ ਹੁਣ ਤੁਸੀਂ ਜਾਗਰੂਕ ਬਣ ਰਹੇ ਹੋ, ਗਿਆਨ ਬਾਰੇ, ਨਿਯਮ ਬਾਰੇ, ਉਸ ਸ਼ਕਤੀ ਬਾਰੇ ਜਿਹੜੀ ਤੁਹਾਡੇ ਵਿਚਾਰਾ ਚ ਹੈ ਡਾਕਟਰ ਜੋਹਨ ਡੀਮਾਰਟੀਨੀ ਬਹੁਤ ਧਿਆਨ ਨਾਲ਼ ਦੇਖਣ ਤੇ ਤੁਸੀਂ ਪਾਓਗੇ ਕੀ ਉਹ ਰਹੱਸ ਯਾਨੀ ਸਾਡੇ ਦਿਮਾਗ ਤੇ ਇਰਾਦਿਆ ਦੀ ਸ਼ਕਤੀ, ਰੋਜ਼ਾਨਾ ਦੀ ਜ਼ਿੰਦਗੀ ਚ ਚਾਰੇ ਪਾਸੇ ਮੋਜੂਦ ਹੈ, ਸਾਨੂ ਤਾਂ ਬਸ ਅਪਣੀਆ ਅੱਖਾਂ ਖੋਲ ਕੇ ਦੇਖਣ ਹੀਂ ਹੈ ਲੀਸਾ ਲਕੋਲਸ ਤੁਸੀਂ ਆਕਰਸ਼ਣ ਦੇ ਨਿਯਮ ਨੂੰ ਹਰ ਥਾ ਦੇਖ ਸਕਦੇ ਹੋ, ਤੁਸੀਂ ਹਰ ਚੀਜ਼ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੇ ਹੋ, ਆਲੇ ਦੁਆਲੇ ਦੇ ਲੋਕ, ਨੋਕਰੀ, ਪਰਸਥਿਤੀਆ, ਸੇਹਤ, ਦੋਲਤ, ਖੁਸ਼ੀ ਤੁਹਾਡੀ ਕਾਰ, ਤੁਹਾਡਾ ਸਮਾਜ, ਯਾ ਬਰਾਦਰੀ ਅਤੇ ਤੁਸੀਂ ਇਹਨਾਂ ਸਾਰਿਆ ਨੂੰ ਚੁੰਬਕ ਵਾਂਗ ਆਪਣੇ ਵੱਲ ਖਿੱਚਿਆ ਹੈ, ਤੁਸੀਂ ਜਿਸ ਬਾਰੇ ਸੋਚਦੇ ਹੋ, ਉਸਨੂੰ ਹਕੀਕਤ ਚ ਬਦਲ ਦਿੰਦੇ ਹੋ, ਤੁਹਾਡਾ ਸਾਰਾ ਜੀਵਨ ਤੁਹਾਡੇ ਦਿਮਾਗ ਚ ਘੁਮਣ ਵਾਲੇ ਵਿਚਾਰਾ ਡ ਪ੍ਰਗਟਵਾ ਹੈ

ਤਾਈ ਜੀ ਸਲਾਮ ਰਾਜ਼ੀ ਰਹੋ ਉਹ ਮੈਂ ਨਾ ਪਿਛਲੇ ਐਤਵਾਰ ਗਈ ਸੀ ਚਰਚ ਤੇ

ਮੈਂ ਕਿਹਾ ਮੈਂ ਸੇਵਾ ਕਰ ਲਵ ਤੂ ਮੇਰਾ ਸਮਾਨ ਜਿਹਾ ਫੜ ਕੇ ਰੱਖੀ ਤੇ ਫੇਰ, ਮੈਂਨੂੰ ਡੀਕ ਕੇ ਜਾਇਓ ਆਹੋ ਇਹ ਤੇ ਹੈਗਾ, ਵੀ ਡੀਕ ਕੇ ਜਾਣਾ ਚਾਹੀਦਾ ਜਦੋਂ ਕੱਠੇ ਆਏ ਤੇ ਕੱਠੇ ਜਾਣਾ ਚਾਹੀਦਾ ਆਹੋ ਫੇਰ ਇਹ ਪੈ ਗਈ ਕਾਹਲੀ ਕਹਿੰਦੀ ਸਹਿਲ ਆਉਣ ਵਾਲਾ ਬੀਬੀ ਤੇ ਮੈਂ ਨਾ ਚਲੀ ਆ ਤੂ ਆਹ ਲੈਲਾ ਸਮਾਨ ਮੈਂ ਉੱਥੇ, ਸੇਵਾ ਕਰਨ ਡਈ ਸੀਗੀ ਤਾਂ ਜਿੱਥੇ

ਤਾਈ ਜੀ ਉਠ ਕੇ ਗੱਲ ਕਰਿਓ ਜ਼ਰਾ ਕੁ, ਲਗ਼ਦਾ ਆਵਾਜ਼ ਘੱਟ ਆਉਂਦੀ ਪਈ ਆ

ਮੈਂ ਕਿਹਾ ਮੈਂਨੂੰ ਡੀਕਲੋ ਤੁਸੀਂ ਮੈਂ ਕਿੱਦਾਂ ਕੱਲੀ ਨੇ ਆਉਣਾ ਫਿਰ

ਤੇ ਓਹ ਅਮ ਥੋੜੇ ਜਹੇ ਰਹਿੰਦੇ ਸੀ ਭਾਂਡੇ ਮੈਂ ਕਿਹਾ ਮੈਂ ਵੀ ਚੱਲ ਮੇਰੇ ਨਾਲ਼ ਦੀਆ ਚੱਲ ਚਲੀਆ ਮੈਂ ਕਿਹਾ ਵੀ ਹੁਣ ਤੁਸੀਂ ਭੈਣ ਜੀ ਕਰਲੋ ਚੱਲ ਕਹਿੰਦੀ ਜਾਂ ਤੂ ਮੈਂ ਆ ਗਈ ਮੈਂ ਵੀ ਤੇ ਮੈਂ ਵੀ ਰੁਮਾਲ ਓਥੇ ਹੀਂ ਛੱਡ ਆਈ ਤਾਂ phone ਚੱਕ ਲਿਆਂਦਾ ਤੇ ਉੱਥੇ ਹੀਂ ਛੱਡ ਆਈ ਜਿਸ ਵੇਲੇ ਮੈਂ ਘਰ ਆਈ ਮੈਂ ਕਿਹਾ ਹਾਏ ਮੇਰਾ ਰੁਮਾਲ ਇਹਨਾਂ ਨੇ ਕਿੱਥੇ ਛਿਟ ਦਿੱਤਾ ਮੈਂਨੂੰ ਪਤਾ ਨੀ ਲਗਾ ਤੇ ਮੈ ਕਿੱਥੇ ਜਾਂ ਕੀ ਮੇਰੀ ਬੁੱਧੀ ਚ ਪੈ ਗਿਆ ਫਰਕ ਘਰ ਆਈ ਨਾ, ਤਾਂ ਰਾਤ ਨੂ ਮੈਂ ਤਿੰਨ ਕੁ ਵਜੇ ਨਾਲ਼ ਉੱਠਦੀ ਜਿਸ ਵੇਲੇ ਪ੍ਰਾਥਨਾ ਕਰਨੀ ਤੇ ਮੈਂ ਮੁਹ ਹੱਥ ਧੋ ਕੇ ਤੇ ਆਈ ਕਰੂਲੀ ਕਰਲੀ ਕਰ ਕੇ ਅੰਦਰ ਪੰਦਰਾਂ ਸੋ ਦਾ ਕੋਕਾ ਸੀ ਮੇਰਾ ਡਿੱਗ ਪਿਆ ਅੰਦਰ ਈ ਕਿਤੇ ਅੰਦਰੇ, ਮੈਂ ਕਿਹਾ ਜਦੋਂ ਮੈਂ ਚੱਲੀ ਸੀ ਅਪਣੇ ਪਿੰਡ ਨੂ ਮੈਂ ਦੇਖਣ ਲੱਗੀ ਸ਼ੀਸ਼ੇ ਮੂਹਰੇ ਖੜੀ ਹੁਣੀ ਤੇ ਮੇਰਾ ਨੱਕ ਚ ਕੋਕਾ ਈ ਹੈਨੀ ਮੈਂ ਕਿਹਾ ਕੋਕਾ ਮੇਰਾ ਮੈਂ ਕਿਹਾ ਕਿੱਥੇ ਚੱਲ ਗੀਆ ਹਾਏ ਏਨਾ ਮਹਿੰਗਾ, ਮੇਰਾ ਨੁਕਸਾਨ ਹੋਗਿਆ

ਉਹ ਤੇ ਚੰਗੇ ਟੈਮ ਦਾ ਬਣਾ ਲਿਆ ਹੁਣਾ ਕਿਤੇ ਤੁਸੀਂ ਨਹੀਂ ਤੇ ਪਤਾ ਹੁਣ ਮਹਿੰਗੇ ਬਣਦੇ ਆ ਤੇ ਉਹ ਮੈਂ ਕਿਹਾ ਪਈ ਮੇਰਾ ਕੋਕਾ ਕਿੱਥੇ ਚੱਲ ਗਿਆ ਫੇਰ ਮੈਂ ਚੁੱਕਦੀ ਚੁੱਕਦੀ ਮੈਂ ਕਿਹਾ ਪ੍ਰਭੂ ਜੇ ਮੇਰੀ ਹੱਕ ਹਲਾਲ ਦੀ ਕਮਾਈ ਆ ਤੇ ਮੈਂਨੂੰ ਲੱਭ ਜਾਵੇ ਉਹ ਕੋਕਾ ਸਾਰੇ ਮੈਂ ਦੇਖਿਆ ਦੁਖਿਆ ਮੈਂਨੂੰ ਕਿਤੇ ਨੀ ਅੰਦਰ ਲੱਭਾ ਤੇ ਮੈਂ ਚੱਲੀ ਤੇ ਗੁਗੂ ਮੇਰੇ ਨਾਲ਼ ਸੀਗਾ ਮੈਂ ਜਾ ਕੇ ਫੇਰ ਪੰਦਰਾਂ ਸੋ ਦਾ ਲਿਆ ਕੋਕਾ ਜਾਂਦੀ ਜਾਂਦੀ ਨੇ ਅੱਛਾ ਅੱਛਾ ਤੇ ਫਿਰ ਹੁਣ ਵੇਖੋ ਮੈਂ ਕਿਹਾ ਓਹ ਪੰਦਰਾਂ ਸੋ ਖਰਾਬ ਈ ਹੋਇਆ ਖਰਾਬ ਹੋਇਆ ਮੈਂ ਫੇਰ ਪੰਦਰਾਂ ਸੋ ਦਾ ਲੈ ਕੇ ਕੋਕਾ ਮੈਂ ਕਿਹਾ ਮੈਂ ਇੱਦਾਂ ਹੀਂ ਜਾਵਾ ਮੇਰੇ ਭਰਾ ਨੇ ਬੋਲਣਾ ਕਹਿਣਾ ਕੋਕਾ ਕਿੱਥੇ ਸੁੱਟਿਆ ਤੂੰ ਆਹੋ ਨਾਲੇ ਜਿਹੜੇ ਪੁਰਾਣੇ ਬਜੁਰਗ ਆ ਨਾ ਉਹ ਮਤਲਬ ਨੱਕ ਕੰਨੋਂ ਦੇਖ ਕੇ ਨਾ ਤੇ ਕਹਿੰਦੇ ਆ ਗੁਸਏ ਕੰਨ ਹੋਣੇ ਚਾਹੀਦੇ ਕਹਿਦ ਮੈਂ ਕਿਹਾ ਉਹਨੇ ਬੋਲਣਾ ਕਹਿਣਾ ਕੋਕਾ ਕਿੱਥੇ ਸੁੱਟਿਆ ਮੈਂ ਕਿਹਾ ਫਿਰ

ਮੈਂ ਰਹੀ ਓਥੇ ਦੋ ਚਾਰ ਦਿਨ ਸੋਮਵਾਰ ਨੂ ਗਈ ਸੀ ਤਾਂ ਬੁੱਧਵਾਰ ਨੂ ਆਈ ਸੀ ਓਥੋਂ ਮੈਂ ਤੇ ਜਿਸ ਵੇਲੇ ਮੈਂ ਦੂਜੇ ਦਿਨ ਨਾ ਪਰਸੋਂ ਦੀ ਗੱਲ ਆ ਕਲ ਐਤਵਾਰ ਸੀਗਾ

ਲਾਲ ਮਰੂਦ ਸੀਗੇ ਕਿ ਉਹ ਦੂਸਰੇ ਸੀਗੇ ਮਰੂਦ ਲਾਲ

ਆਹੋ ਉਹ ਮੈਂ ਲੈ ਕੇ ਆਈ ਸੀ ਤਾਂ ਉਹ ਮੈਂ ਬੈਠੀ ਬੈਡ ਤੇ ਖਾਣ ਡਈ ਸੀ ਅੰਦਰ, ਬੂਹੇ ਦੇ ਸਾਹਮਣੇ ਤੇ ਤਿੰਨ ਦਿਨ ਝਾੜੂ ਮਾਰਿਆ ਅੰਦਰ ਤੇ ਤਾਂ ਵੀ ਨੀ ਉਹ ਕੋਕਾ ਗਿਆ ਕਿਤੇ ਹੈਂ ਵੇਖਲੋ ਭਲਾ ਜਿਹੜੀ ਹੱਕ ਹਲਾਲ ਦੀ ਕਮਾਈ ਹੁੰਦੀ ਨਾ ਤਾਈ ਉਹ ਵਿਅਰਥ ਨੀ ਜਾਂਦੀ ਉਹ ਦੇਖਣ ਡਈ ਆ ਤੇ ਮੈਂ ਕਿਹਾ ਇਹ ਕਿਹੜੀ ਚੀਜ਼ ਆ ਜਿਹੜੀ ਚਮਕਾਰੇ ਮਾਰਦੀ ਆ ਜਿਹਾ ਲਗ਼ਦਾ ਮੈਂਨੂੰ ਖਰੇ ਜਦੋਂ ਮੈਂ ਦੇਖਿਆ, ਹੱਥ ਲਾਇਆ ਤੇ ਕੋਕਾ ਹਾਏ ਮੈਂ ਕਿਹਾ, ਪ੍ਰਭੂ ਤੂ ਮੇਰੇ ਤੇ ਬੜੀ ਮਿਹਰਬਾਨੀ ਕੀਤੀ, ਮੈਂ ਕਿਹਾ ਹੈਂ

ਚੱਲ ਮੇਰਾ ਕੋਕਾ ਮੈਂ ਕਿਹਾ ਲੱਭ ਗਿਆ ਤੇ ਮੈਂ ਤੇ ਮੈਂ ਕਿਹਾ ਦਿਨ ਹੀਂ ਟੌਲ ਲਿਆ ਹੋਰ ਖਰਚਾ ਕਰ ਲਿਆ ਮੈਂ ਕਿਹਾ ਮੈਂਨੂੰ ਮੇਰਾ ਕੋਕਾ ਗੁਆਚ ਗਿਆ ਪਰਮਾਤਮਾ ਪਤਾ ਕੀ ਕਹਿੰਦਾ ਆ, ਪ੍ਰਭੂ ਪਤਾ ਕੀ ਕਹਿੰਦੇ ਆ ਇਹ ਗੱਲ ਕਹਿੰਦੇ ਆ ਕਹਿੰਦੇ ਤੂ ਮੈਂਨੂੰ ਸੱਚੇ ਦਿਲੋਂ ਪੁਕਾਰ ਤੇ ਮੈਂ ਤੇਰੀ ਸੁਣਦਾ ਹੋਰ, ਤੇ ਮੈਂਨੂੰ ਕੋਕਾ ਫਿਰ ਲੱਭ ਗਿਆ ਮੇਰਾ, ਹੈਂ ਮੈਂ ਕਿਹਾ ਜੇ ਉਧਣ ਲੱਬ ਜਾਂਦਾ ਚੱਲ ਮੈਂ ਇਹਦੇ ਵਿੱਚ ਹੀਂ ਹੋਰ ਥੋੜੇ ਕੁ ਪੈਸੇ ਪਾਉਂਦੀ ਤਾਂ ਲੈ ਲੈਂਦੀ ਉਹ ਮੈਂਨੂੰ ਸੁਨਿਆਰਾ ਵੀ ਕਹਿੰਦਾ ਤੂ ਮਰਜੇ ਇਹ ਕੀਤੇ ਸੋਨੇ ਦਾ ਕੋਕਾ ਗਵਾਤਾ ਕਹਿੰਦਾ ਤੂ ਹੈਂ ਸੋਨਾ ਕਹਿੰਦਾ ਗੁਆਚਿਆ ਵੀ ਮਾੜਾ ਤੇ ਲੱਭਿਆ ਵੀ ਮਾੜਾ ਮੈਂ ਕਿਹਾ ਚੱਲ ਹੁਣ ਜੋ ਖੁਦਾ ਨੂ ਮਨਜ਼ੂਰ ਆ ਮੈਂ ਕੀ ਕਰਦੀ ਮੇਰਾ ਕਿਹੜਾ ਵਸ ਆ ਮੈਂ ਕਿਹਾ ਸੋਨਾ ਗੁਆਚਿਆ, ਮਾੜਾ ਤੇ ਲੱਭਿਆ ਵੀ ਮਾੜਾ ਇਹਦਾ ਮਤਲਬ ਕੀ ਹੁੰਦਾ ਇਹ ਗੁਆਚਿਆ ਵੀ ਮਾੜਾ ਹੁੰਦਾ ਤੇ ਲੱਭਾ ਵੀ ਮਾੜਾ ਹੁੰਦਾ

ਇਹ ਇਹਨੀਂ ਗੁਆਚਣਾ ਚਾਹੀਦਾ ਸੋਨਾ ਆ ਬਰਕਤ ਹੁੰਦੀ ਆ ਨਾ ਮਤਲਬ ਅਮ ਅੱਛਾ ਓ ਭਾਈ, ਮੈਂ ਸ਼ੁਕਰ ਕੀਤਾ ਮੈਂਨੂੰ ਲੱਭਿਆ ਤਾਂ ਮੈਂ ਕਿਹਾ ਹੁਣ ਓਦਾ ਈ ਰੱਖਿਆ ਮੈਂ ਕਿਹਾ ਚੱਲ ਦੇਖਣਾ ਹੁਣ

ਤੇ ਮੈਂ ਓਹਨੂ ਕਹਿਣ ਦੀ ਸੀ ਮੈਂ ਕਿਹਾ ਮੈਂ ਤੈਨੂ ਦਊਗੀ ਜਾਂ ਮੈਂਨੂੰ ਪੈਸੇ ਦੇ ਦਈ ਪੰਜ ਸੋ ਰੁੱਪਈਆ ਤੇ ਮੈਂ ਤੈਨੂ ਇਹਦੇ ਵੱਟਾਂ ਕੇ ਲਿਆਦੂ ਕਹਿਦੀ ਗੁਗੂ ਕਹਿੰਦਾ ਸੀਗਾ, ਬੀਬੀ ਨੇ ਨਵਾਂ ਕੋਕਾ ਲਿਆ ਐ ਬੀਬੀ ਨੇ ਤੇ ਬੜਾ ਭਾਰਾ ਹੁਣ ਕੋਕਾ ਲਿਆ, ਮੈਂ ਕਿਹਾ ਆਹੋ ਹੈ ਮੈਂ ਕਿਹਾ ਚੱਲ ਹਾਏ ਨੀ ਤੇਰਾ ਕੋਕਾ ਕੋਕਾ ਕੋਕਾ ਗਾਣਾ ਵੀ ਚਲਿਆ ਸੀ ਨਾ ਗਾਣਾ ਵੀ ਚਲਿਆ ਸੀ ਨਾ ਹਾਏ ਨੀ ਤੇਰਾ ਕੋਕਾ ਕੋਕਾ

ਕਲਕੱਤੇ ਤੋਂ ਲਿਆਂਦਾ ਐ ਲਿਆਂਦਾ ਐ ਗੁਜਰਾਤ ਤੋਂ ਲਿਆਂਦਾ ਗੁਜਰਾਤ ਤੋਂ ਹੁਣ ਤੂ ਦੱਸ ਤੂ ਕਿਥੋਂ ਲੈ ਕੇ ਆਈ ਸੀ ਅਹ ਲੈ ਕੇ ਆਈ ਸੀ ਮੈਂ ਮੁਕੇਰੀਆ ਤੋਂ ਲੌਂਗ ਵਾਲਾ ਹੋਣਾ ਫੇਰ ਨਹੀਂ ਆਹ ਜਿਹੜਾ ਮੈਂ ਪਾਇਆ ਇੱਦਾਂ ਦਾ ਈ ਆ simple ਈ ਲੈਂਦੀ ਆ ਵਿੱਚ ਨਗ ਨੁਗ ਨੀ ਪਵਾਉਂਦੀ ਲੈਂਦੀ simple ਵਧੀਆ ਹੁੰਦਾ, ਜਦੋਂ ਅਸੀਂ ਮਤਲਬ change ਕਰਦੇ ਫਿਰ ਉੱਥੇ ਨਗ ਦਾ ਮੁੱਲ ਨੀ ਪੈਂਦਾ ਨਾ ਆ ਓਦਾ ਵੀ ਨਿਕਲ ਈ ਜਾਦਾ ਫੇਰ ਨਗ ਦੇ ਪੈਸੇ ਵੀ ਪੈਸੇ ਤਾਂ ਓਨੇ ਹੀਂ ਲੈਣੇ ਫੇਰ ਚੀਜ਼ ਚੰਗੀ ਲਓ ਕਿ ਹਾਂਜੀ ਤੇ ਉਹ ਫਿਰ ਖਰਾਬ ਜਾਂਦਾ ਕੰਮ ਦੇਣ ਵੇਲੇ ਉਹ ਨਗਾਂ ਦੇ ਪੈਸੇ ਲਾਉਂਦੇ ਆ ਤੇ ਲੈਣ ਵੇਲੇ ਨਗਾਂ ਦੇ ਪੈਸੇ ਨੀ ਲਾਉਂਦੇ ਓਹ ਮੈਂਨੂੰ ਮਹਿੰਗਾ ਲਾਉਂਦਾ ਸੀ ਸਗੋਂ ਨਗਾਂ ਵਾਲਾ ਕਹਿੰਦਾ ਮੈਂ ਕਿਹਾ ਨਾ ਤੂ ਮੈਂਨੂੰ plane ਹੀਂ ਦੇ ਮੈਂ ਤੇ pure ਲੈਣਾ ਮੈਨੀ ਮੈਂ ਕਿਹਾ ਜਦੋਂ ਮੈਂ ਪੈਸੇ ਦੇਣੇ ਫੇਰ ਕਾਹਦੀ ਗੱਲ ਆ pure ਲੈਨੀ ਚੀਜ਼ ਤੇ pure ਈ, ਮੁੜ ਕੇ ਮੁੱਲ ਪੈਂਦਾ ਤੇ ਓਹਦੀ ਨਲਪੀ ਟੁੱਟ ਗਈ, ਏਦਾਂ ਵਿੰਗੀ ਹੋਗੀ ਤਾਂ ਲੱਥੀ ਵੀ ਨੀ ਨਾਲੋਂ ਤੇ ਵਿੰਗੀ ਹੋਗੀ